ਰੋਟੀ ਖਾ ਲੈ ਕੱਦੂ ਕੁਦੂ ਅੱਛਾ ਉਾਂ ਨੇ ਦੇਖ ਲੈ ਕੱਦੂ ਖੜੇ ਕੱਦੂ ਹੁੰਦੇ ਕੀ ਐ ਠੰਡ ਚ ਤਾਂ ਘੱਟ ਹੁੰਦੇ ਨੇ ਹੁੰਦੇ ਤਾਂ ਹੈਗੇ ਨੇ ਠੰਡ ਸੀ ਕੋਈ ਓ ਖਾਣ ਵਾਲਾ ਕੰਮ ਚੱਲਦੀ ਸੀ ਤੀਜਾ ਮਹੀਨਾ ਸੀ ਅ੍ਰਛਾ ਦੀਜਾ ਤੀਜਾ ਮਹੀਨਾ ਹਊਗਾ ਮਾਰਚ ਪਤਾ ਨੀ ਫਰਵਰੀ ਉਦੋਂ ਸਟਾਟ ਜਿਹੇ ਹੋਏ ਸੀ ਚੱਲ ਸੀ ਉਦੋ ਗਰਮੀ ਚ ਹੁੰਦੇ ਨੇ ਜਿਆਦਾ ਤਰ ਉਦੋ ਤਾਂ ਠੰਢ ਚ ਸਟਾਰਟ ਹੋਣੇ ਐ ਮਾਰਚ ਫਰਵਰੀ ਚ ਹਾਂ ਐਸੇ time ਚ ਤਾਂ ਹੋ ਜਾਂਦੇ ਨੇ ਸਟਾਰਟ ਲੁਕਾਅ ਹੋਰ ਫਿਰ ਘਰ ਕਿੱਦਾ ਫਿਰ ਤਾਂ ਠੀਕ ਐ ਨਾਲੇ ਸਾਰਿਆਂ ਨੂੰ ਪਤਾ ਲੱਗੂਗਾ ਸਾਲੇ ਚਾਂਭਲੇ ਪਏ ਐ ਹਾਂ ਸਾਰਿਆਂ ਨੂੰ ਫਿਰ ਹੀ ਪਤਾ ਲੱਗਦਾ ਗਾ ਫਿਰ ਕੋਈ ਤੋੜਦਾ ਨੀ ਗਾ ਜਿਹੜਾ ਕੰਮ ਨੀ ਕਰਦਾ ਕੋਈ ਤੂੰ ਹਾਂ ਠੀਕ ਐ ਘਰੇ ਕਾਰਡ ਅਸੀਂ ਦਿਖਾਉਂਦੇ ਐ ਯਾਰ

ਦਿਓਰ ਰੱਖੇ ਹੋਏ ਨੀ ਕਹਿੰਦੀ ਕੰਮ ਪੂਰਾ ਕਰਨਾ ਇਹਦੇ ਵਾਗ ਨਾ ਕਾਰਡ ਬਿਨਾਂ ਉੱਥੋਂ ਕਰਨਾ ਵੀ ਕੀ ਐ ਉਹਨਾ ਨੇ ਤਾਂ ਹੋਰ ਬਸ ਅਨਪੜ ਵਾਲੇ ਹਮ

ਹਾਂ ਘਰ ਚੱਲ ਜਵਾਕ ਦੱਸ ਹੀ ਦਿੰਦੇ ਨੇ ਵੀ ਕਰਨਾ ਵੀ ਕੀ ਐ ਕਾਰਡ ਦਾ

hello ਮੇਰਾ ਨਾਂ ਕਮਲ ਐ ਜੀ, ਮੈਂ ਅੱਜ ਤੁਹਾਨੂੰ ਨਸ਼ੇ ਬਾਰੇ ਕੁੱਝ ਦੱਸਣ ਜਾ ਰਿਹਾ ਵਾ ਕਿ ਨਸ਼ਾ ਕੀ ਚੀਜ਼ ਹੁੰਦੀ ਆ ਇਹ ਫਾਇਦਾ ਦਿੰਦਾ ਵਾ ਕਿ ਜਾਂ ਘਾਟਾ ਪਾਉਂਦਾ ਵਾ ਅਹ ਗਾ।

ਤੇ ਮੈਂ ਬੜਾ ਰੱਜ ਕੇ ਨਸ਼ਾ ਕੀਤਾ ਟੀਕੇ ਲਾਏ, ਚਿੱਟਾ ਪੀਤਾ, ਭੰਗ ਪੀਤਾ, ਫੁ ਅਹ ਅਫੀਮ ਖਾਧੀ, ਭੁੱਕੀ ਖਾਧੀ, ਤੁਹਾਨੂੰ ਮੈਂ ਨਸ਼ੇ ਦੇ ਬਾਰੇ ਲੱਗਾ ਦੱਸਣ। ਸਾਡੇ ਮੁਹੱਲੇ ਦਾ ਮੁੰਡਾ ਇੱਕ ਗੋਲੂ ਸੀ ਵੀ ਵਿਆਹਿਆ ਵਰਿਆ ਉਹਦੇ ਛੋਟੇ ਦੋ ਬੱਚੇ ਸੀਗੇ, ਉਹ capsule ਬੜੇ ਖਾਂਦਾ ਸੀਗਾ, ਤੇ ਉਹ capsules ਨਾਲ ਹੀ ਮਰ ਗਿਆ, ਫਿਰ ਮੇਰਾ ਇੱਕ ਹੋਰ friend ਸੀਗਾ ਮੇਰੀ ਗਲੀ ਦੇ ਵਿੱਚ ਹੀ ਰਹਿੰਦਾ ਸੀਗਾ। ਤੇ ਉਹ ਅਹ ਉਹ ਵੀ ਨਸ਼ਾ ਕਰਕੇ ਤੇ ਅਹ ਐਦਾਂ ਮਰ ਗਿਆ ਤੇ ਇੱਕ ਹੋਰ ਮੇਰਾ ਦੋਸਤ ਸੀਗਾ ਰਵੀ ਉਹਦਾ ਨਾਂਅ ਸੀਗਾ ਉਹ ਵੀ ਨਸ਼ੇ ਕਰਦਾ ਰਿਹਾ ਵਾ। ਉਹਦਾ ਡੈਡੀ ਸੇਵਕੀ ਘਰ ਸੇਵਾ ਕਰਦਾ ਸੀਗਾ।

ਮੈਂ ਆਪਣੀ ਜਿੰਦਗੀ ਦੇ ਬਾਰੇ ਤੁਹਾਨੂੰ ਦੱਸਣ ਲੱਗਾ, ਮੈਂ ਅੱਜ ਤੋਂ ਕੋਈ ਚਾਰ ਪੰਜ ਸਾਲ ਪਹਿਲਾਂ ਭੰਗ ਪੀਂਦਾ ਸੀਗਾ ਭੰਗ ਤੋਂ ਫਿਰ ਮੈਂ ਆਇਆਂ ਭੁੱਕੀ ਤੇ, ਭੁੱਕੀ ਤੋਂ ਫਿਰ ਮੈਂ ਆਇਆਂ ਅਫ਼ੀਮ ਤੇ, ਅਫ਼ੀਮ ਤੋਂ ਬਾਅਦ ਚੋਂ ਆਇਆਂ ਮੈਂ ਚਿੱਟੇ ਤੇ। ਚਿੱਟਾ ਪੀ-ਪੀ ਕੇ ਮੇਰੇ ਕੋਲ ਇੱਕ ਸਕੂਟਰੀ ਸੀ ਉਹ ਵੀ ਮੈਂ ਚਿੱਟੇ ਪਿੱਛੇ ਵੇਚ ਤੀ, ਮੇਰੇ ਕੋਲ ਸਕੂਟਰ ਸੀਗਾ ਉਹ ਵੀ ਮੈਂ ਚਿੱਟੇ ਪਿੱਛੇ ਵੇਚ ਤਾ, ਤੇ ਬ ਅਹ ਕਹਿਣ ਦਾ ਮਤਲਬ ਬਹੁਤ ਘਰ ਦਾ ਨੁਕਸਾਨ ਕੀਤਾ। ਤੇ ਮੰਮੀ ਰੋ-ਰੋ ਕੇ ਦੁ ਆਹ ਦੁਆ ਪ੍ਰਾਰਥਨਾ ਕਰਦੀ ਸੀਗੀ ਕਿ ਮੇਰਾ ਬੱਚਾ ਸੁਧਰ ਜੇ, ਮੇਰਾ ਪੁੱਤ ਸੁਧਰ ਜੇ ਤੇ ਅੱਜ ਮੈਨੂੰ ਮਾਲਕ ਨੇ ਬਹੁਤ ਵਧੀਆ ਚੁਣ ਕੇ ਰੱਖਿਆ ਹੈਗਾ ਵਾ ਅੱਜ ਮੈਂ ਕੋਈ ਨਸ਼ਾ ਨਹੀਂ ਕਰ ਰਿਹਾ।

ਤੇ ਬਹੁਤ ਮੁੰਡਿਆਂ ਨੂੰ ਸਮਝਾਉਣਾ ਵਾ ਮੈਂ ਸਾਡੇ ਮੁਹੱਲੇ ਬੜੇ ਮੁੰਡੇ ਨਸ਼ਾ ਕਰਦੇ ਹੈਗੇ ਤੇ ਮਰੇ ਵੀ ਬਹੁਤ ਜਾਣੇ ਹੈਗੇ ਤੇ ਮ ਅਹ ਅੱਜ ਮੈਨੂੰ ਮਾਲਕ ਨੇ ਚੁਣਿਆ ਵਾ ਚੁਣ ਕੇ ਰੱਖਿਆ, ਮੈਂ ਪੰਜ ਸੱਤ ਸਾਲ ਬਹੁਤ ਨਸ਼ਾ ਕੀਤਾ drugs ਪੀਤੀ, ਚਿੱਟਾ ਪੀਤਾ ਮਤਲਬ ਹਰ ਇੱਕ ਨਸ਼ਾ ਕੀਤਾ, ਤੇ ਨਸ਼ਾ ਕਰ-ਕਰ ਮੈਂ ਪਾਗਲ ਹੋਗਿਆ ਈ, ਸ਼ੁਦਾਈ ਹੋਗਿਆ ਈ ਸੀਗਾ। ਫਿਰ ਮੰਮੀ ਨੇ ਵਿਆਹ ਕੀਤਾ, ਵਿਆਹ ਕਰਕੇ ਮੇਰੀ ਛੋਟੀ ਬੇਟੀ ਆਈ, ਉਹ ਬੇਟੀ ਕਰਕੇ ਮੈਂ ਆਪਣਾ ਸਭ ਕੁੱਝ ਛੱਡ ਦਿੱਤਾ ਤੇ ਅਹ ਤੇ ਨਸ਼ੇ ਦੇ ਵਿੱਚ ਮੈਨੂੰ ਜਿੰਨ੍ਹਾਂ ਨੁਕਸਾਨ ਹੋਇਆ ਨਾ।

ਮੈਂ ਟੀਕਾ ਬਹੁਤ ਚਿਰ ਚਲਾਇਆ ਮੈਂ ਘਰੋਂ ਨੁਕਸਾਨ ਬੜਾ ਕੀਤਾ ਤੇ ਬਹੁਤ ਚਿੱਟਾ ਪੀਤਾ ਮੈਂ, ਮੇਰੀਆਂ ਨਾੜਾਂ block ਹੋ ਗਈਆਂ ਸੀਗੀਆਂ ਮਤਲਬ ਮੈਂ ਅਹ ਮੈਂ ਮੰਜੇ ਤੇ ਪੈ ਗਿਆ, ਮੈਂ ਚੱਲ ਨਹੀਂ ਸੀ ਸਕਦਾ।

ਮੇਰੀ ਮੰਮੀ ਨੇ ਮੈਨੂੰ ਬਚਾਇਆ ਵੀ ਆ ਨਸ਼ਾ ਚੰਗਾ ਨਹੀਂ ਆ, ਆ ਨਸ਼ਾ ਚੰਗਾ ਨਹੀਂ ਆ ਭੁੱਕੀ, ਅਫ਼ੀਮ, ਚਿੱਟਾ ਜੋ ਵੀ ਆ ਕਿ ਮਤਲਬ ਕੁੱਝ ਵੀ ਚੰਗਾ ਨਹੀਂ ਆ ਨਾ ਖਾ ਤੂੰ ਅਹ ਮੇਰੀ ਬੇਟੀ ਆਈ ਮੈਂ ਉਸ ਦਿਨ ਤੋਂ ਨਸ਼ਾ ਸਾਰਾ ਛੱਡ ਤਾ। ਤੇ ਮੇਰੇ ਮੁਹੱਲੇ ਦੇ ਮੇਰੇ ਯਾਰ ਦੋਸਤ ਉਹ ਆਹ ਮੈਂ ਉਹਨਾਂ ਨੂੰ ਕਹਿਣਾ ਵਾ ਕਿ ਆ ਵੇਖ ਲਓ ਤੁਹਾਡੇ ਸਾਹਮਣੇ ਮੈਂ ਨਸ਼ੇ ਛੱਡੇ ਆ ਮਖਾਂ, ਤੇ ਤੁਸੀਂ ਵੀ ਨਸ਼ਾ ਛੱਡੋ। ਵਧੀਆ ਜ਼ਿੰਦਗੀ ਦੇ ਵਿੱਚ ਆਓ, ਤੁਹਾਨੂੰ ਵੀ ਪਤਾ ਲੱਗੇ ਕਿ ਦੀਨ ਦੁਨੀਆਂ ਕੀ ਹੁੰਦੀ ਹੈਗੀ, ਮੈਨੂੰ ਅੱਜ ਪਤਾ ਲੱਗਾ ਕਿ ਦੀਨ ਦੁਨੀਆ ਕੀ ਹੁੰਦੀ ਆ। ਨਸ਼ੇ ਦੇ ਵਿੱਚ ਅਸੀਂ ਆਪਣੀ ਗੈਰਤ ਗਾਲ ਲੈਨੇ ਆ, ਅਸੀਂ ਆਪਣੇ ਆਪ ਨੂੰ ਖ਼ਤਮ ਕਰ ਦਿੰਨੇ ਆ। ਫਿਰ ਉਸਤੋਂ ਬਾਅਦ ਸਾਡਾ ਜਿਹੜਾ ਸਰੀਰ ਹੈਗਾ ਇਹ ਕੰਮ ਨਹੀਂ ਕਰਦਾ ਖ਼ਤਮ ਹੋ ਜਾਂਦਾ ਵਾ, ਮੇਰੀਆ ਨਾੜਾ block ਹੋ ਗਈਆਂ ਸੀ ਅੱਜ ਤੋਂ ਤਿੰਨ ਦੋ ਤਿੰਨ, ਤਿੰਨ ਮਹੀਨੇ ਪਹਿਲਾਂ ਮੈਂ ਛੱਡਿਆ ਤੇ ਅੱਜ ਮੇਰੀਆਂ ਸਾਰੀਆਂ ਨਾੜਾਂ ਨੂੜਾਂ ਖੁੱਲ ਗਈਆਂ। ਤੇ ਮੈਂ ਮੁੰਡੇ ਦਾ ਯਾਰ ਮੁਹੱਲੇ ਦਾ ਯਾਰ ਦੋਸਤ ਆ ਮੁੰਡਾ, ਉਹ ਵੀ ਡਿਆ ਤਾ ਹੈਗਾ ਵਾ ਛੱਡਣ, ਉਹ ਕਹਿੰਦਾ ਮੈਂ ਹੌਲੀ-ਹੌਲੀ ਡਿਆ ਤਾ ਵਾ ਛੱਡਣ ਇਕਦਮ ਨਹੀਂ ਛੱਡਣਾ। ਤੇ ਉਹਦੇ ਨਾਲ ਦੋ ਮੁੰਡੇ ਹੋਰ ਵਾ ਉਹ ਵੀ ਕਹਿੰਦੇ ਆਪਾਂ ਛੱਡਾਂਗੇ, ਜਿੱਦਾਂ ਤੂੰ ਛੱਡਿਆ ਵਾ ਸਾਨੂੰ ਵੀ ਦੱਸ ਅਸੀਂ ਵੀ ਉਹਦਾ ਹੀ ਛੱਡਾਂਗੇ ਨਸ਼ਾ ਅਹ ਤੇ ਸਾਡੇ ਮੁਹੱਲੇ ਦੇ ਵਿੱਚ ਬਹੁਤ ਨਸ਼ਾ ਬ ਮੁਹੱਲੇ ਦੇ ਵਿੱਚ ਕੀ

ਐ ਜਿਹੜਾ ਨਸ਼ਾ ਵਾ ਨਾ ਇਹ ਸਾਨੂੰ ਅੱਗੇ ਪਿੱਛੇ ਨ ਅਹ ਨਹੀਂ ਰਹਿਣ ਦਿੰਦਾ ਸਾਨੂੰ ਬੱਸ ਕਿਸੇ ਨਾਲ ਕੋਈ ਨਹੀਂ ਹੁੰਦਾ ਅਹ ਅਸੀਂ ਨਸ਼ਾ ਕਰਨਾ ਬੱਸ ਆਪਣੇ ਅਰਮਾਨ ਚ ਰਹਿਣਾ ਵਾ ਤੇ ਅਸੀਂ ਨਸ਼ਾ ਕਰ ਲਿਆ ਵਾ, ਵਧੀਆ ਰਹਿ ਗਏ ਆ। ਤੇ ਨਸ਼ਾ ਕਰ-ਕਰ ਕੇ, ਕਰ-ਕਰ ਕੇ, ਕਰ-ਕਰ ਕੇ ਅਹ ਬਹੁਤ ਮੁੰਡੇ ਖ਼ਤਮ ਹੋਏ ਆ, ਮੇਰਾ ਡੈਡੀ ਸੀਗਾ ਉਹ ਵੀ ਨਸ਼ਾ ਕਰਕੇ ਐਦਾ ਮਤਲਬ ਪੂਰਾ ਹੋ ਗਿਆ। ਮੇਰੇ ਯਾਰ ਦੋਸਤ ਦੇ daddy ਸੀਗਾ mummy ਸੀਗਾ ਉਹ ਵੀ ਠੀਕ ਨਹੀਂ ਉਹ ਵੀ ਐਦਾ ਮਤਲਬ ਖ਼ਤਮ ਹੋ ਗਏ ਸ਼ਾਰਾਬ ਪੀਂਦੀ ਸੀ ਉਹ ਤੇ ਮੈਂ ਉਹਨੂੰ ਕਹਿੰਦਾ ਰਿਹਾ ਤੂੰ ਨਾ ਇ ਅਹ ਇਹ ਚੀਜ਼ ਬੜੀ ਗੰਦੀ ਚੀਜ਼ ਵਾ ਗੀ ਤੇ ਅਹ ਆਪਣਾ ਸਾਰਾ ਇਹ ਆਪਣਾ life ਆਪਣੀ ਜਿੰਦਗੀ ਅਸੀਂ ਆਪ ਘਟਾਉਣੇ ਆ। ਅੱਗੇ, ਅੱਗੇ ਆਪਣਾ ਵੰਸ਼ ਨਹੀਂ ਵਧਾਉਂਦੇ ਬਲਕਿ ਪਿੱਛੇ ਦਾ ਵੇਖਦੇ ਆ ਕਿ ਛੱਡ ਪਰ੍ਹਾਂ ਜੋ ਹੋਏਗਾ ਕਰ ਲਾ ਗੇ ਵਧੀਆ ਹੀ ਹੋਏਗਾ ਜੋ ਵੀ ਹੋਏਗਾ, ਪਰ ਨਹੀਂ ਦੋਸਤੋ ਮੈਂ ਤੁਹਾਨੂੰ ਕਹਿਣਾ ਵਾ ਕਿ ਨਸ਼ਾ ਛੱਡ ਦੋ। ਨਸ਼ਾ ਬੜੀ ਚੀਜ਼ ਆ, ਮੈਂ ਨਸ਼ੇ ਦੇ ਪਿੱਛੇ ਆਪਣਾ ਸਾਰਾ ਘਰ ਬਾਰ ਖ਼ਤਮ ਕਰ ਛੱਡਿਆ ਅੱਜ ਫੇਰ ਮੈਂ ਦੁਬਾਰਾ ਆਪਣਾ ਘਰ ਬਾਰ ਬਣਾਇਆ ਜਦੋਂ ਮੈਂ ਨਸ਼ਾ ਛੱਡਿਆ। ਨਸ਼ਾ ਐਸੀ ਚੀਜ਼ ਆ ਬੰਦੇ ਦੀ ਜ਼ਿੰਦਗੀ ਖ਼ਤਮ ਕਰ ਦਿੰਦਾ ਵਾ ਉਹਨੂੰ ਘਰੋਂ ਬੇ-ਘਰ ਕਰ ਦਿੰਦਾ ਵਾ ਗਾ ਤੇ ਨਸ਼ਾ ਨਸ਼ਾ ਬੜੇ ਮੁੰਡੇ ਕਰਦੇ ਹਨ ਜਿਹੜਾ ਮੇਰਾ ਯਾਰ ਦੋਸਤ ਲੱਭਦਾ ਵਾ ਮੈਂ ਉਹਨੂੰ ਕਹਿਣਾ ਵੀ ਅਹ ਨਸ਼ਾ ਨਾ ਕਰ। ਨਸ਼ਾ ਬੜਾ ਮਾੜਾ ਈ ਐ ਤੇਰੇ ਸਾਹਮਣੇ ਮੈਂ ਕਰਕੇ ਛੱਡ ਤਾ ਵਾ ਮੈਂ ਉਹਨਾਂ ਨੂੰ ਕਹਿਣਾ ਵਾ ਕਿ ਛੱਡ ਦੋ ਨਸ਼ਾ ਬਹੁਤ ਮਾੜਾ ਈ ਹੈਗਾ। ਇਹ ਨਸ਼ਾ ਸਾਡੀ ਜ਼ਿੰਦਗੀ ਖ਼ਤਮ ਕਰ ਦਿੰਦਾ ਸਾਨੂੰ ਖ਼ਤਮ ਘਾਟੇ ਚ ਪਾ ਦਿੰਦਾ ਵਾ ਸਾਡਾ ਘਾਟਾ ਕਰਵਾ ਦਿੰਦਾ ਵਾ ਗਾ। ਤੇ ਮੇਰੇ ਵੱਲ ਵੇਖ ਕੇ ਚਾਰ ਪੰਜ ਮੁੰਡੇ ਹੋਰ ਵੀ ਸਹੀ ਹੋਏ ਆ ਉਹ ਵੀ ਨਸ਼ਾ ਘੱਟ ਡਏ ਵਏ ਆ ਕਰਨ। ਮੈਂ ਆਪਣੇ ਮੁਹੱਲੇ ਹੀ ਨਹੀਂ ਜ਼ਰੂਰੀ ਬਾਹਰ ਵੀ ਕਹਿਣਾ ਵਾ ਕਿ ਨਸ਼ਾ ਨਾ ਕਰੋ, ਨਾ ਕਰੋ, ਨਾ ਕਰੋ ਇਹ ਨਸ਼ਾ ਚੀਜ਼ ਚੰਗੀ ਨਹੀਂ ਆ। ਤੁਹਾਡੀ ਗੈਰਤ ਗਾਲ ਦਿੰਦਾ ਤੁਹਾਨੂੰ ਖ਼ਤਮ ਕਰ ਦਿੰਦਾ ਵਾ ਗਾ, ਸਾਨੂੰ ਕਾਸੇ ਪਾਸੇ ਜੋਗਾ ਨਹੀਂ ਛੱਡਦਾ ਤੇ ਅੱਜ ਮੈਂ ਨਸ਼ਾ ਛੱਡਿਆ ਵਾ ਮੈਂ ਬਹੁਤ ਵਧੀਆ ਵਾ। ਸੱਤ ਅਹ ਅੱਠ ਸਾਲ ਹੋ ਗਏ ਆ ਨਸ਼ਾ ਛੱਡੇ ਨੂੰ ਮੈਨੂੰ। ਤੇਰ੍ਹਾਂ ਚੌਦਾਂ ਚ ਮੈਂ ਨਸ਼ਾ ਲਾਇਆ ਸੀਗਾ ਤੇ ਸਤਾਰਾਂ ਅਠਾਰਾਂ ਚ ਮੈਂ ਨਸ਼ਾ ਛੱਡ ਦਿੱਤਾ ਸੀਗਾ, ਮੇਰੇ ਅੱਜ ਘਰਦੇ ਵੀ ਖੁਸ਼ ਆ ਮੈਂ ਵੀ ਖੁਸ਼ ਆ ਤੇ ਕਹਿਣ ਦਾ ਭਾਵ ਦੋਸਤੋ ਮੈਂ ਤੁਹਾਨੂੰ ਇਹੋ ਕਹਾਂਗਾ ਵੀ ਆ ਨਸ਼ਾ ਜਿਹੜਾ ਨਾ ਆ ਨਸ਼ਾ ਬੰਦੇ ਨੂੰ ਖ਼ਤਮ ਕਰ ਦਿੰਦਾ ਵਾ ਅਹ ਮਤਲਬ ਉਹਦਾ ਅੱਗੇ ਦਾ ਨੀ ਵੇਖਦਾ ਕਿ ਉਹਨੇ ਅੱਗੇ ਜਾਣਾ ਵਾ ਇਹ ਇਨਸਾਨ ਹੀ ਹੈਗਾ ਜਿਹੜਾ ਆਪਣੇ ਆਪ ਨੂੰ ਆਪੇ ਏਹੇ ਹਾਵੀ ਕਰਵਾ ਲੈਂਦਾ ਆਪਣੇ ਆਪ ਤੇ। ਤੇ ਜਿਹੜਾ ਨਸ਼ਾ ਵਾ ਨਾ ਦੋਸਤੋ ਮੈਂ ਤੁਹਾਨੂੰ ਕਹਿ ਦਾ, ਇਹ ਬਹੁਤ ਹੀ ਗੰਦੀ ਚੀਜ਼ ਵਾ ਗੀ, ਮੈਨੂੰ ਪੁੱਛ ਕੇ ਵੇਖੋ ਅੱਜ ਮੇਰੀ life ਦੇ ਵਿੱਚ ਮੇਰੀ ਮੰਮੀ ਨੇ ਮੈਨੂੰ ਚੰਡੀਗੜ੍ਹ ਤੱਕ ਲੁਧਿਆਣੇ ਤੱਕ ਪੜ੍ਹਾ ਛੱਡਿਆ ਪਠਾਨਕੋਟ ਤੱਕ। ਪਰ ਨਹੀਂ ਮੈਂ ਨਹੀਂ ਪੜ੍ਹਿਆ, ਉਹਦੋ ਮੈਂ ਨਸ਼ਾ ਕਰਦਾ ਸੀ ਮੈਨੂੰ ਨਸ਼ੇ ਦੀ ਤਲਬ ਹੁੰਦੀ ਸੀ ਕਿ ਨਹੀਂ ਮੈਂ ਨਸ਼ਾ ਕਰਨਾ, ਨਸ਼ਾ ਕਰਨਾ, ਨਸ਼ਾ ਕਰਨਾ ਅਹ ਅੱਜ ਜਦੋਂ ਮੈਂ ਛੱਡਿਆ ਵਾ ਤੇ ਮਤਲਬ। ਵਾਹਵਾ ਕ ਅਹ ਮੈਂ ਵਾਹਵਾ ਹੀ ਮੈਂ ਖ਼ਤਮ ਹੋ ਗਿਆ ਆਪਣੇ ਆਪ ਦੇ ਵਿੱਚ ਮਹਿਸੂਸ ਕਰਦਾ ਕਿ ਮੈਂ ਬੜਾ ਖ਼ਤਮ ਹੋ ਗਿਆ ਐਦਾ ਮਤਲਬ ਘਾਟੇ ਦੇ ਵਿੱਚ ਪੈ ਗਿਆ ਇਹ ਤਾਂ ਮੈਂ ਬੜਾ, ਤੇ ਮੈਂ ਅੱਜ ਨਸ਼ਾ ਛੱਡਿਆ ਵਾ ਗਾ। ਤੇ ਮੁੰਡਿਆਂ ਨੂੰ ਵੀ ਮੈਂ ਦੱਸਿਆ ਕਿ ਉਹ ਛੱਡਣ ਤੇ ਸਾਡੇ ਏਥੇ ਸਲਾਮਾਬਾਦ ਅਹ ਮੁੰਡਾ ਰਹਿੰਦਾ ਵਾ ਗਾ ਉਹ ਗੋਲੀ ਵੇਚਦਾ ਚਰਸ ਉਹਨੂੰ ਵੀ ਮੈਂ ਕਹਿਣਾ ਵੀ ਤੂੰ ਚਰਸ ਨਾ ਵੇਚਿਆ ਕਰ, ਅੱਗੋਂ ਉਹਦਾ ਭਰਾ ਵਾ ਉਹ ਚਿੱਟਾ ਵੇਚਦਾ ਵਾ ਗਾ। ਦੋਵੇਂ ਭਰਾ ਮਤਲਬ ਦੋ ਨੰਬਰ ਦਾ ਕੰਮ ਕਰਦੇ ਆ, ਤੇ ਮੈਂ ਉਹਨਾਂ ਨੂੰ ਬੜਾ ਸਮਝਾਉਣਾ ਕਿ ਨਾ, ਨਾ ਨਾ ਕਿਸੇ ਦੀਆਂ ਮਾਵਾਂ ਦੇ ਪੁੱਤ ਰੋਲੋ, ਨਾ ਰੋਲੋ।

ਕਿ ਨਸ਼ਾ ਜਿਹੜਾ ਵਾ ਨਾ ਨਸ਼ਾ ਬੰਦੇ ਦੀ ਗਿਰਤ ਗਾਲ ਦਿੰਦਾ ਵਾ, ਘਰੋਂ ਬੇ-ਘਰ ਕਰ ਦਿੰਦਾ ਵਾ ਅਹ ਉਹਨੂੰ ਕੋਈ ਪਤਾ ਨਹੀਂ ਹੁੰਦਾ ਮੈਂ ਕਿੱਥੇ ਪਿਆ ਵਾ, ਕਿੱਥੇ ਹੈਗਾ ਵਾ, ਕਿੱਥੇ ਜਾਣਾ ਵਾ ਅਹ ਰੋਟੀ ਵੀ ਖਾਣੀ ਆ ਕਿ ਜਾਂ ਨਹੀਂ ਖਾਣੀ ਹੈਗੀ। ਐਦਾਂ ਕਰਦੇ ਕਰਾਏ ਬਹੁਤ ਮਤਲਬ ਆਪਣਾ ਜਿਹੜਾ ਅਹ ਸਰੀਰ ਦਾ system ਖ਼ਤਮ ਕਰ ਲਿਆ ਐਦਾ ਵਾ ਹੈਗਾ ਅਹ ਤੇ ਅੱਜ ਨਸ਼ਾ ਛੱਡਿਆ ਵਾ। ਮੇਰੇ ਨਾਲ ਦੋ ਮੁੰਡੇ ਹੋਰ ਡਏ ਵਏ ਛੱਡਣ ਅਹ ਉਹਨਾਂ ਦੀ ਵੀ ਸ਼ਕਲ ਵਜਾ ਬੜੀ ਵਧੀਆ ਹੋ ਗਈ ਤੇ ਸ਼ਕਲ ਵਜਾ ਮੇਰੀ ਵੀ ਵਧੀਆ ਹੋ ਗਈ ਐ ਅਹ ਉਹ ਕਾਹਦੇ ਨਾਲ ਜਦੋਂ ਆਪਾਂ ਨਸ਼ਾ ਛੱਡਿਆ ਵਾ ਗਾ ਨਸ਼ਾ ਤੇ ਬੰਦੇ ਦੀ ਗਿਰਤ ਗਾਲ ਦਿੰਦਾ, ਮਾਰ ਦਿੰਦਾ ਨਸ਼ਾ ਬੰਦੇ ਨੂੰ।

ਤੇ ਅੱਜ ਮੇਰੀ ਛੋਟੀ ਜੀ ਲੜਕੀ ਆ, ਮੇਰੀ ਮੰਮੀ ਆ, ਮੇਰੀ ਨਾਲਦੀ ਆ ਸਾਰੇ ਆਪਾਂ ਬਹੁਤ ਖੁਸ਼ ਵਾ, ਪਰ ਇਹ ਆ ਕਿ ਨਸ਼ਾ ਜਿਹੜਾ ਵਾ ਨਾ ਚੀਜ਼ ਭਾਵੇਂ ਚਿੱਟਾ, ਭੁੱਕੀ, ਅਫ਼ੀਮ ਜੋ ਵੀ ਆ। ਇਹ ਅੰਦਰੋਂ-ਅੰਦਰ ਸਾਨੂੰ ਖ਼ਤਮ ਕਰ ਦਿੰਦੀ, ਸਾਨੂੰ ਕਾਸੇ ਜੋਗਾ ਨੀ ਛੱਡਦੀ ਅਹ ਸਾਨੂੰ ਇਹ ਆ ਕਿ ਸਾਨੂੰ ਇਹ ਹੁੰਦਾ ਵੀ ਆਪਾਂ ਨਸ਼ਾ ਕਰਨਾ, ਨਸ਼ਾ ਕਰਨਾ, ਨਸ਼ਾ ਕਰਨਾ ਅਹ ਘਰ ਕਿੱਥੇ ਐ ਪਿੱਛੇ ਹੈਗਾ ਕੋਈ ਜਾਂ ਨਹੀਂ ਹੈਗਾ। ਜਾਂ ਰੋ ਰਿਹਾ ਕੋਈ ਕਿ ਜਾਂ ਨਹੀਂ ਹੈਗਾ ਅਹ ਬੱਸ ਸਾਨੂੰ ਆਪਣੇ ਨਾਲ ਹੀ ਹੁੰਦਾ ਰਿਹਾ ਵਾ ਕਿ ਸਾਨੂੰ ਚਿੱਟਾ ਮਿਲ ਜੇ ਟੀਕੇ ਚ ਘੋਲੀਏ ਤੇ ਉਹਨੂੰ ਲਾ ਲਈਏ। ਦੋਸਤੋ ਮੈਂ ਬਹੁਤ ਸਾਰਾ ਚਿੱਟਾ ਪੀਤਾ ਵਾ, ਆਪਣੀ ਜ਼ਿੰਦਗੀ ਖ਼ਤਮ ਕਰ ਦਿੱਤੀ ਹੈਗੀ। ਤੇ ਅੱਜ ਮੈਂ ਬਹੁਤ ਵਧੀਆ ਵਾ, ਮੇਰੇ ਨਾਲ ਦੋ ਤਿੰਨ ਵੀਰ ਵਾ ਉਹ ਵੀ ਕਹਿੰਦੇ ਕਿ ਨਹੀਂ ਕਮਲ ਮੈਂ ਬਹੁਤ ਵਧੀਆ, ਅੱਜ ਦੋ ਤਿੰਨ ਜਾਣਿਆਂ ਨੇ ਮੇਰੇ ਅਹ ਮੇਰੀ ਗੱਲ ਮੰਨ ਕੇ ਉਹਨਾਂ ਨੇ ਨਸ਼ਾ ਛੱਡ ਤਾ, ਤੇ ਅੱਜ ਬਹੁਤ ਵਧੀਆ ਵਾ। ਦੋਸਤੋ ਮੈਂ ਵੀ ਇਹੀ ਕਹਾਂਗਾ, ਜੋ ਤੁਹਾਡੇ ਪੁੱਤ ਵਾ, ਭਤੀਜੇ ਆ ਜੋ ਵੀ ਆ ਉਹਨਾਂ ਨੂੰ ਇਹੋ ਗੱਲ ਸਮਝਾਓ ਕਿ ਨਸ਼ਾ ਨਹੀਂ ਚੰਗਾ, ਨਸ਼ਾ ਅੰਦਰੋ- ਅੰਦਰ ਖ਼ਤਮ ਕਰ ਦਿੰਦਾ ਵਾ, ਬੱਸ ਮੇਰੀ ਇਹੋ speech ਸੀ। ਧੰਨਵਾਦ ਸਾਰਿਆਂ ਨੂੰ ਸੱਤ ਸ਼੍ਰੀ ਅਕਾਲ।

ਉਹ ਮੈਂ ਗੱਲ ਕਰਨ ਡਯਾ ਓਹਨਾ ਦੇ ਸ਼ਮਾ ਤਾਈ ਸਮਾ ਦੇ ਹੋਈ ਐ ਤੈਨੂੰ ਕਹਿੰਦੇ ਐ

ਭਾਜੀ ਆ ਗਏ ਅਛਾ ਅਛਾ ਚਾਰ ਪੰਜਵਾਂ ਹਾਂ ਚਲ ਕੋਈ ਨਾ ਮਰਜੀ ਆ ਓਹਨਾਂ ਦੀ ਓਦਾ ਇੱਕ ਜਾਣਾ ਰਹੀ ਜਾਂਦਾ ਨਾ ਏਥੇ ਮਾਂ ਪੀਓ ਨੂ ਸਾਂਭੀ ਜਾਂਦਾ ਫੇਰ ਕੀ ਸੀ

ਸਾਲਾ ਫਸ ਜਾਂਦਾ ਐ ਇਹਨੇ ਬੇੜਾ ਗਰਕ ਕੀਤਾ ਐ ਨਾਲ ਫੋਜੀ ਦੈ ਹਮ ਨਾ ਆਪ ਰਹੀ ਨਾ ਓਹਨੂ ਰੈਣਿ ਦਿੱਤਾ ਤੇ ਓਹਨੂ ਜਾਂ ਕ ਪਤਤਹਰਾਂ ਚ ਨੱਪ ਤਾਂ

ਹਾਂ ਆਖੀ ਜਾਂਦੀ ਕਿ ਮੈਂ ਮੰਮੀ ਦੇ ਲਾਗੇ ਰਹਿਣਾ ਬਊ ਜੀ ਦੇ ਹਾਂ ਕਹਿੰਦਾ ਮੈਨੂੰ ਤਾਂ ਭੁਖ ਲਗੀ ਐ ਆਹੋ ਉਦੋ ਆਦੀ ਨੀ ਸੀ ਨਾ ਮੈਂ ਓਥੇ ਆ ਓ ਨਾ ਮਾਤਾ ਤੂ ਚੱਲ ਚੱਲੀਏ ਪਿੰਡ, ਕਹਣਦੀ ਨਾ ਜਿੱਥੇ ਮੇਰਾ ਬਾਊ ਜੀ ਆ ਨਿੰਦੇਰ ਮੈਂ ਓਥੇ ਹੀ ਜਾਣਾ

ਆਹੋ ਆਹੋ ਚਲ ਕੋਈ ਗਲ ਨੂੰ ਵੇਖ ਲੈ ਕਿੰਨਾ ਪੈਸਾ ਤਿੰਨ ਤਿੰਨ ਹੈਨਾ

ਚਾਹੀਦਾ ਤਾਂ ਇੱਥੇ ਫਲਾਉਣਾ ਇਥੇ ਲਿਆਉਣਾ ਚਾਹੀਦਾ ਸੀ ਉਹ ਆਉਂਦੇ ਸੀ ਮੋਨੀ ਦੇ ਸੁਹਰੇ

ਮੇਰੀ ਜੇਠ ਤੇ ਜੇਠਾਣੀ ਵੀ ਕਹਿੰਦੀ ਕਿ ਕਿਹਾ ਸੀ ਉਥੇ ਖੜੋ

ਹੁੰਦੇ ਤਾਂ ਸਹੀ ਅਸੀਂ ਰਲ ਮਿਲ ਕੇ ਪੰਜ ਪੰਜ ਸੋ ਪਾ ਦਿੰਦੇ ਰੋਟੀ ਥੋੜੀ ਬਹੁਤੀ ਮਾੜੀ ਬਣਾ ਲੈਂਦੇ ਐ ਸਾਰੇ ਜਾਣੇ ਰਲ ਕੇ

ਅਸੀਂ ਤੈਨੂੰ ਭਰਾ ਮੰਨਦੇ ਐ ਤੂੰ ਸਾਡਾ ਭਰਾ ਵ ਅਸੀਂ ਤਾਂ ਤੈਨੂੰ ਤੋਲੀਏ ਦੇਣ ਆਏ ਐ

ਆਪਾ ਵੀ ਸੂਟ ਦੇ ਦਿੱਤਾ ਦੋਵਾਂ ਨੂੰ ਚੁਪ ਕਰਕੇ

ਆਹੋ ਪੰਜ ਸੋ ਲਾਡੀ ਏਹ ਤਾਂ ਬਾਅਦ ਚ ਪਹਿਲਾ ਅਸੀਂ ਤੁਹਾਨੂੰ ਮੰਨਦੇ ਐ ਅਛਾ ਅਛਾ ਹਮ ਦੇਖਲੋ ਇਹੋ ਜਿਹੇ ਹੈਨਾ ਮੁੜ ਕੇ ਫੋਨ ਵੀ ਨੀ ਕੀਤਾ ਜਾ ਅਸੀਂ ਆਪ ਹੀ ਨੀ ਕੀਤਾ ਜਦੋਂ ਇੱਥੇ ਮੈਂ ਐਤਕਾ ਕਵਾਈਆ ਸੀ ਨਹੀਂ ਮੈ ਕੀਤਾ ਸੀ ਇੱਕ ਦੋ ਵਾਰੀ ਆਹ ਤੁਹਾਡੇ ਬਾਰੇ ਫੋਨ ਸ਼ਮੀ ਪੈਪ ਪੈਣਡੇ ਐ ਮੈਂ ਵੀ ਕਿਹਾ ਇੱਕ ਹਫਤੇ ਗਾਂਹ ਕਰਕੇ ਦਿਖਾ ਤੀ ਆ ਇਹਦੇ ਵਿੱਚੋਂ ਨਾਲੀਆਂ ਨੁਲੀਆਂ ਬੰਦ ਕਰਵਾ ਤੀਆਂ ਤੇ ਮੁੜ ਕੇ ਕਹਣਦੀ ਵਿਡੀਉ ਕਾਲ ਕਰ ਕੇ ਦਿਖਾ

ਤੇ ਮੈਂ ਲਿਖਾਤੀ ਮੈਂ ਕਿਹਾ ਸਾਡੇ ਆਪਣੇ ਜੀਅ ਐ ਅਗਲਾ ਕਹੇ ਨਾ ਕੀ ਕਰੀ ਜਾਂਦੇ ਐ ਕਿ ਨਹੀਂ

ਕੀ ਮੈਂ ਗਿਆ ਵਾ ਥੋੜੀ ਸਾ ਉਹਨਾਂ ਨੂੰ ਫੋਨ ਕੀਤਾ ਸੀ

ਆਹੋ ਮੈਂ ਹਾਂ ਵਿਖਾ ਦਿੰਦਾ ਐ ਓਹਨਾਂ ਨੂ ਵੀਡੀਓ ਕਾਲ ਕਰਕੇ

ਮੈਂ ਕਿਹਾ ਚ ਪਿੰਡ ਚ ਬੜੇ ਭੁਤ ਨਚੇ ਐ

ਪਈ ਐ ਉਧਰੋ ਕਾਲਾ ਵੀ ਬਿਮਾਰ ਪਿਆ ਐ

ਕਾਲਾ ਐ ਉਹ ਚੰਗਾ ਭਲਾ ਤੰਬਾਕੂ ਮਲ ਰਿਹਾ ਸੀ ਸ਼ਾਮੀ

ਤੇ ਆਂਦੀ ਆ ਹਿੱਲਦੀ ਜਾਂਦੀ ਆ ਬੁਢੀ ਕੁਟ ਛੱਡੀ ਅਛਾ

ਕਿਤੇ ਉਹ ਕਿਤੇ ਅਛਾ ਅਛਾ ਮੁੜ ਕੇ ਦਸਿਆ ਕਿ ਮੈਂ ਤਾਂ ਹਜੇ ਸ਼ੈਤਾਨ ਆ ਅਛਾ ਕੁੱਟ ਤੀ ਹੋਣੀ ਕੁਠਦੀ ਹੋਣੀ ਐਨਕ ਲਾਹ ਤੀ ਜਾ ਐਦਾ ਹੀ

ਹੈਂ

ਓਹ ਆਂਦੇ ਅਸੀਂ ਲੱਭ ਲੱਭ ਥੱਕ ਗਏ ਜਿਦਣ ਦੀ ਲਭੀਆਂ ਐਨਕਾਂ ਪਰਸੋ

ਬਿਮਾਰ ਹੋਈ ਐ ਮੈਂ ਕਿਹਾ ਬਿਮਾਰ ਪਈ ਐ ਆਹੋ

ਉਹ ਤਾਂ ਦੋ ਦੋ ਵਾਰੀ ਹੁੰਦੀ ਐ ਉਹਨੂੰ ਅਛਾ ਅਛਾ ਕੀ ਗਲ ਬੁਖਾਰ ਬੁਖਾਰ ਜਾਂ ਉਦਾ ਚੇਤੰਨ ਨਹੀਂ ਅਗੇ ਪੀੜ ਹੁੰਦੀ ਐ ਉਹਦੇ

ਜਿੰਦੀ ਨੇ ਹਾਂ ਮੈਂ ਆਖਣ ਰਿਹਾ ਹੀ ਮੈਂ ਫੋਨ ਰਹਾ ਹੀ ਕਰਨ ਕੀਤਾ ਮੈਂ ਕਿਹਾ ਕਿੱਦਾ ਕਹਿੰਦਾ ਬਰਫ ਪੈਂਣ ਲਗ ਪੈਂਦੀ ਆ ਨੋਂ ਦਸਵੇ ਮਹੀਨੇ ਤੇ ਮੁੜ ਕੇ ਆ ਜਾਂਦਾ ਦਸਵਾ ਗਿਆਰਾਵਾ ਜਨਵਰੀ ਫਰਵਰੀ ਮਾਰਚ ਅਪਰੈਲ ਸਤ ਮਹੀਨਿਆਂ ਤਕ ਬਰਫ ਪੈਂਦੀ ਐ ਤੇ ਨਿਆਣੇ ਕਿੱਥੇ ਪੋਣੇ ਸਕੁਲੇ ਓਥੇ ਨਿਆਣੇ ਫਿਰ ਉਨਾ ਚਿਰ ਛੁਟੀਆਂ ਹੁੰਦੀਆਂ ਜਿੰਨੇ ਚਿਰ ਬਰਫ ਪੈਂਦੀ ਨਿਆਣੇ ਉਦਾ ਟੁਟ ਗਏ ਹੁਣ ਤਾਂ ਉਥੇ ਐ ਦਸਵੇਂ ਮਹੀਨੇ ਤੋਂ ਲੈ ਕੇ ਅਠਵੇ ਮਹੀਨੇ ਤਕ ਬਲੇ ਬਲੇ ਤੂੰ ਗਈ ਐ ਲੈ ਕੇ

ਫਿਰ ਸੱਤ ਮਹੀਨੇ ਫੋਨ ਬੰਦ ਐ ਪੜਾਈ ਕਾਹਦੀ ਐ

ਪੜਾਈ ਕਰਲੀ ਕਿ ਛੇ ਸਤ ਮਹੀਨੇ ਸਕੂਲ ਬੰਦ ਰਹੂੰ ਆਹੋ ਆਹੋ ਹੋਣਾ ਓਹਨਾਂ ਦਾ ਹਿਸਾਬ ਕਿਤਾਬ ਓਦਰ ਦਾ ਸਕੂਲ ਕੀ ਹਿਸਾਬ ਕਿਤਾਬ ਠੀਕ ਐ ਛੇ ਸਤ ਮਹੀਨੇ ਪੜਾਈ ਹੁੰਦੀ ਛੇ ਸੱਤ ਮਹੀਨੇ ਛੁਟੀ ਹੁੰਦੀ ਅਛਾ ਹਾਂ ਕਹਿੰਦਾ ਮੈਂ ਦਸ ਮਹੀਨੇਆ ਜਾਣਾ ਮੁੜ ਕੇ ਮਾਰਚ ਅਪ੍ਰੈਲ ਤਕ ਰਹਣਾ ਤੇ ਵਿਕੀ ਦਾ ਵਿਆਹ ਕਦੋਂ ਕਰਨਾ ਜੇ ਵਿਕੀ ਦਾ ਕਰਨ ਅਜੇ ਤਾਂ ਲਈ ਐ ਨਾਲ ਦੀ ਉਹਦੀ ਛੋਟੀ ਐ ਕੋਰਸ ਕਰਨੀ ਦੀ ਡੋਕਟ੍ਰੀ ਦ ਇੱਕ ਸਾਲ ਦਾ ਕੋਰਸ ਹੋ ਗਿਆ ਇਕ ਦਾ ਰਹਿ ਗਿਆ ਤੇ ਮੁੜ ਕ ਛੇ ਕੁ ਸਾਲ ਬਾਅਦ ਜੇ ਇੱਕ ਸਾਲ ਰਹਿ ਗਿਆ ਹੈਂ ਹਜੇ ਤਾਂ ਤਿੰਨ ਸਾਲ ਵਿਆਹ ਨੀ ਹੋਣਾ ਨਾ ਨਾ ਹਜੇ ਕਿਥੋ ਹਜੇ ਤਾਂ ਉਹਨਾ ਨੇ ਇੱਕ ਕੋਠੀ ਪਾਉਣੀ ਮਸਲੇ ਪਲਾਂਟ ਸਾਲੇ

ਦੋਵੇ ਇੱਕੋ ਥਾਂ ਲੈਣ ਦਿੰਦੀਐ ਨਹੀਂ ਉਹ ਐਦਾ ਲੈਜਾ ਉਹ ਹੈਗਾ ਨੀ ਜਿਹ

ਹਮ

ਹਮ ਚਲ ਐਨੀ ਦੂਰ ਨਾਲੇ ਉਹਨਾਂ ਨੂੰ ਹਾਰ ਹੂਰ ਪਵਾਉਣਾ ਐ ਅਛਾ ਉਹਦੇ ਵਾਸਤੇ ਲੈਣਦੇ ਆਹੋ ਥਲੇ ਹਾਲ਼ ਪਾ ਕੇ ਕਿਰਾਏ ਤੇ ਚਾੜ ਦੋ ਤੇ ਕੋਠੀ ਪਾ ਕ ਤੇ ਮੁੜ ਨਿਆਣੇ ਨਿਉਓਨੇ ਲਗ ਗੇ ਪਾਦਰਾਂ ਦਾ ਸਕੂਲ ਆ ਤੇ ਅਹੰਦੇ ਏਥੇ ਪੜਾਓ

ਸ਼ੈਰੀ ਨੇ ਅਜੇ ਆਉਣਾ ਮਨੁ ਲੱਗਦਾ ਓਹਨੂ ਲੱਗ ਜਾਣੇ ਅਜੇ ਮੇਰੇ ਹਿਸਾਬ ਨਾਲ ਦੋ ਚਾਰ ਸਾਲ ਜਿਨ ਚਿਰ ਕਹਾਣੀ ਨੀ ਨਾ ਸਤ ਹੁੰਦ ਓਹਦਾ ਕੋਰਸ ਅਜੇ ਇੱਕ ਸਾਲ ਦਾ ਹੋ ਗਿਆ ਤੇ ਇੱਕ ਸਾਲ ਰੇ ਗਿਆ ਹੋਰਾਂ ਦੋਹਾਂ ਸਾਲਾਂ ਦਾ

ਉਹਦਾ ਕਰਾ ਕੇ ਕੋਰਸ ਫਿਰ ਓਹਨੇ ਆਉਣਾ ਤੇ ਆਣਾ ਫਿਰ ਆਣ ਕੇ ਆਰਾ ਖੋਲਣਾ